ਏਸ ਤਸਵੀਰ ਵਿੱਚ ਸਾਨੂੰ ਇੱਕ ਮੈਰਿਜ ਪੈਲੇਸ ਦਿਖਾਈ ਦੇ ਰਿਹਾ ਹੈਗਾ ਹੈ।

ਮੈਰਿਜ ਪੈਲਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਜਾਇਆ ਹੋਇਆ ਹੈ।

ਇਸ ਮਾਰਕੀਟ ਦੇ ਅੰਦਰ ਬਹੁਤ ਸਾਰੀਆਂ ਸ਼ੋਪਸ ਲੱਗੀਆਂ ਹੋਈਆਂ ਹਨ।

ਏਸ ਤਸਵੀਰ ਵਿੱਚ ਸਾਨੂੰ ਇੱਕ ਬੋਹੁਤ ਵੱਡਾ ਘੱਰ ਦੇਖਣ ਨੂੰ ਮਿਲ ਰਿਹਾ ਹੈ।

ਇਥੇ ਬਹੁਤ ਸੋਹਣੀ ਡੈਕੋਰੇਸ਼ਨ ਵੀ ਹੋਈ ਹੈ ਇਹ ਦੇਖਣ ਵਿੱਚ ਬਹੁਤ ਸੋਹਣੀ ਲੱਗ ਰਹੀ ਹੈ।

ਏਸ ਤਸਵੀਰ ਵਿੱਚ ਸਾਨੂੰ ਇੱਕ ਬੋਹਤ ਹੀ ਵੱਡਾ ਆ ਸਮੁੰਦਰ ਦੇਖਨ ਨੂੰ ਮਿਲ ਰਿਹਾ ਹੈ।

ਇਸ ਤਸਵੀਰ ਵਿੱਚ ਸਾਨੂੰ ਇੱਕ ਬਹੁਤ ਸੁੰਦਰ ਵਿਊ ਦੇਖਣ ਨੂੰ ਮਿਲ ਰਿਹਾ ਹੈ।

ਏਸ ਪਿਕਚਰ ਵਿੱਚ ਸਾਨੂੰ ਇੱਕ ਬੋਹੁਤ ਵਧੀਆ ਵਿਊ ਦੇਖਨ ਨੂੰ ਮਿਲ ਰਿਹਾ ਹੈ।

ਇਸ ਪਿਚਰ ਵਿੱਚ ਸਾਨੂੰ ਬਹੁਤ ਸਾਰੇ ਦਰੱਖਤ ਦੇਖਣ ਨੂੰ ਮਿਲ ਰਹੇ ਹਨ।

ਏਸ ਪਿਚਰ ਵਿੱਚ ਸਾਨੂੰ ਇੱਕ ਕਾਰ ਸਰਵਿਸ ਸੈਂਟਰ ਦਿਖਾਈ ਦੇ ਰਿਹਾ ਹੈ।

ਇੱਸ ਸ਼ੌਪ ਤੋਂ ਸਾਨੂੰ ਬਾਇਕਸ ਸਕੂਟਰੀ ਲਈ ਹਰ ਇੱਕ ਸਮਾਨ ਮਿੱਲ ਜਾਂਦਾ ਹੈ।

ਇਥੋਂ ਅਸੀਂ ਡੈਂਟਿੰਗ ਪੇਂਟਿੰਗ ਮਕੈਨਿਕਲ ਇਲੈਕਟਰੀਕਲ ਕਾਰ ਏਸੀ ਰਿਪੇਅਰ ਸਰਵਿਸ ਕਰਾ ਸਕਦੇ।

ਇਹ ਦੇਖਣ ਵਿੱਚ ਬਹੁਤ ਹੀ ਸੁੰਦਰ ਲੱਗ ਰਿਹਾ ਹੈ ਇੱਥੇ ਬਹੁਤ ਸਾਰੇ ਦਰਖਤ--

ਇਸ ਫਾਟਨ ਦੇ ਅੰਦਰੋਂ ਦੀ ਪਾਣੀ ਆ ਰਿਹਾ ਹੈ।